ਅਮ ਮੈਂ or ਮੇਰੀ helper ਇੱਕ ਲੰਬੜਦਾਰਨੀ ਸੀਗੀ ਇੱਕ ਦੋ member ਹੋਰ ਆਗੇ ਜਿਹੜੇ ਬੱਚਿਆਂ ਦੀਆਂ ਮਾਵਾਂ ਸੀ ਅਸੀਂ ਉਹਨਾ ਨੂੰ ਵੀ ਬੁਲਾਇਆ ਉਹਨਾ ਨੇ ਸਾਡੀ ਪੂਰੀ help ਕੀਤੀ

ਫ਼ੇਰ ਥੋੜੇ ਜੇ ਤਿਲ ਬਚ ਗਏ ਫ਼ੇਰ ਅਸੀਂ ਕੂਲਰ ਕੁੱਟਿਆ

ਕੂਲਰ ਵੀ ਬੱਚਿਆਂ ਨੂੰ ਬਹੁਤ ਪਸੰਦ ਆਇਆ ਤਲੁਨੇ ਵੀ ਬਹੁਤ ਪਸੰਦ ਆਏ ਚਲੋ ਅਸੀਂ ਨਾਲੇ ਉਹ ਬੱਚਿਆਂ ਨੂੰ ਵੰਡੇ ਨਾਲੇ ਅਸੀਂ ਉੱਥੇ ਅਸੀਂ ਗਿੱਧਾ ਪਾਇਆ ਬੱਚਿਆਂ ਨੇ ਬਹੁਤ enjoy ਕਰਿਆ

ਵੀ ਮੈਂ ਜਰੁਰ ਆਪਣੀ ਬੇਟੀ ਦੀ ਲੋਹੜੀ ਮਨਾਉਗੀ

ਕਹਿੰਦੇ ਤੂੰ ਕਿਉਂ ਕੁੜੀਆਂ ਨੂੰ ਗਲ ਲਾਇਆ ਇੱਥੇ ਕੁੜੀਆਂ ਦੀ ਲਾਈਨ ਲਾਉਣੀ ਆ ਅੱਗੋਂ ਕੁੜੀਆਂ ਹੋਣਗੀਆਂ

ਅਸੀਂ ਦੋਨਾ ਜਾਣੀਆਂ ਨੇ ਹੇਠਲੇ ਨਾਲ ਅਓਨੀ ਲੋਹੜੀ ਮਨਾਈ

ਫ਼ੇਰ ਮੈਨੂੰ ਇਹ ਇਹਸਾਸ ਜਾ ਹੋਇਆ ਕੇ ਸ਼ਾਇਦ ਕਿਤੇ ਤਾਂਹੀ ਤਾਂ ਨੀ ਬੇਟੀ ਹੋਗੀ ਵੀ ਮੈਂ ਲੋਹੜੀ ਮਨਾਈ ਹੈ

ਬੇਟੀ ਆਗੀ ਤੇ ਅਮ ਉਹਨਾ ਦੇ ਵੀ ਸੂਜੀ ਬੇਟੀ ਆਈ ਜਿਹੜੇ ਮੇਰੇ ਨਾਲ ਉਹਨਾ ਨੇ

ਮੇਰੇ ਕੋਲ ਦੋ ਬੇਟੀਆਂ ਇੱਕ ਬੇਟਾ ਹੋਇਆ ਫ਼ੇਰ ਮੈਂ ਬੇਟੇ ਦੀ ਲੋਹੜੀ ਮਨਾਈ

ਤੇ ਉਹਨਾ ਦੇ ਵੀ ਦੋ ਬੇਟੀਆਂ ਦੇ ਬਾਅਦ ਉਹਨਾ ਕੋਲ ਚਾਰ ਬੇਟੇ ਹੋਏ ਮੇਰੇ ਕੋਲ ਇੱਕ ਬੇਟਾ ਹੋਇਆ ਉਹਦੇ ਕੋਲ ਚਾਰ ਹੋਏ

ਫ਼ੇਰ ਅਸੀਂ ਇਸ ਤਰ੍ਹਾਂ ਚੱਲਦਾ ਰਿਹਾ ਫ਼ੇਰ ਅਸੀਂ ਮਨ ਬਣਾ ਲਿਆ ਵੀ ਆਪਾਂ ਸਕੂਲ ਵਿੱਚ ਲੋਹੜੀ ਵੰਡਾਗੇ

ਤੇ ਸਾਡੇ ਲੋਹੜੀ ਵੰਡਣ ਵਾਸਤੇ ਸਾਡੇ ਇੱਕ ਪਾਸਮਿਕ ਕਮੇਟੀ ਹੁੰਦੀ ਆ ਪਾਸਮਿਕ ਕਮੇਟੀ ਕਰਕੇ ਥੋੜਾ ਜਾ ਕ

ਤੇ ਮੈਂ ਮਾਸਟਰ ਜੀ ਨਾਲ ਜਾ ਕੇ ਗੱਲ ਕਰੀ member ਦੇ ਤੋਰ ਤੇ ਵੀ ਕੀਤੀ ਮੈਂ ਆਪਣੇ ਮਨ ਦੇ ਸ਼ਨ ਤੋਂ ਵੀ ਕੀਤੀ ਵੀ ਅਸੀਂ ਲੋਹੜੀ

ਚਲੋ ਵੀ ਉਹ ਕਹਿੰਦੇ ਵੀ ਦੱਸੋ ਕੀਕਣ ਮਨਾਉਣੀ ਏ ਸਾਡੇ ਸਰਪੰਚ ਸਾਹਿਬ ਸੀਗੇ ਜਿਹੜੇ ਉਹ ਮੇਰੇ ਨਾਲ ਹੀ ਸੀਗੇ ਵੀ ਜਦ ਮੇਰੀ ਨਵੀਂ ਨਵੀਂ ਉਹ ਆਹ ਸਰਪੰਚ ਬਣੀ ਸੀ ਮੈਂ

ਚਲੋ ਇੱਕ ਸਾਨੂੰ ਸੰਸਥਾ ਮਿਲਗੀ ਉਹਨਾ ਨੇ ਸਾਡੀ ਚੰਗੀ help ਕੀਤੀ ਸਾਨੂੰ ਮੇਰਾ ਖਿਆਲ ਕੁਸ ਨੀ ਕੁਸ ਨੀ ਕਰਦੇ ਦਸ ਕ ਕਿੱਲੋ ਮੂੰਗਫਲੀ ਉਹਨਾ ਦੇ ਦਿੱਤੀ

ਅਸੀਂ ਸਾਰੇ ਬੱਚਿਆਂ ਨੂੰ ਸਕੂਲ ਦੀ prayer ਦੇ ਵਿੱਚ

ਸਾਰਿਆਂ ਤੋਂ ਗੀਤ ਸੁਨੇ ਸਾਰਿਆਂ ਨੂੰ ਆਪਣੇ ਵਚਨ ਸੁਨਾਏ ਜੋ ਸਾਨੂੰ ਪਤਾ ਸੀਗਾ ਲੋਹੜੀ ਬਾਰੇ

ਫ਼ੇਰ ਜਾਗਰੂਕਤਾ ਕਰੀ ਵੀ ਦੇਖੋ ਜੇ ਆਪਾਂ ਮੁੰਡਾ ਹੀ ਭਾਲੀ ਜਾਵਾਂਗੇ ਅੱਗੋਂ ਆਪਣੀ family ਦਾ ਪਰਿਵਾਰ ਕਿੱਕਣ ਵਧੁਗਾ

ਚਲੋ ਸਾਰੇ ਸਾਡੇ ਨਾਲ ਮਾਸਟਰ ਵੀ ਜੋ ਵੀ ਸਾਡੇ staff member ਸੀਗੇ ਸਕੂਲ ਦੇ ਫ਼ੇਰ ਅਸੀਂ ਪਿੰਡ ਦੀ ਪੰਚਾਇਤ ਬੁਲਾਈ ਫ਼ੇਰ ਉੱਥੇ ਤੋਂ ਅਸੀਂ ਜਾਗਰੂਕ ਕਰਨ ਸ਼ੁਰੂ ਕਰ ਦਿੱਤਾ ਵੀ ਆਪਾਂ ਨੇ ਅੱਜ ਤੋਂ ਆਪਣੇ ਨਗਰ ਦੇ ਵਿੱਚ ਚਲੋ ਮੁੰਡੇ ਦੀ ਤਾਂ ਲੋਹੜੀ ਮਨਾਉਣੀ ਓ ਆ ਵੀ ਆਪਾਂ ਕੁੜੀਆਂ ਦੀ ਲੋਹੜੀ ਮਨਾਇਆ ਕਰੀਏ

ਤੇ ਅੱਜ ਦੂਜੇ ਦੀ ਲੋਹੜੀ ਜਿਹਦੇ ਘਰ ਲੋਹੜੀ ਹੁੰਦੀ ਸੀ ਬੇਟੀ ਦੀ ਅਸੀਂ special ਜਾਣਾ ਜੀ ਲੋਹੜੀ ਲੈਣ ਵਾਸਤੇ

ਪਿੰਡ ਦਿਆਂ ਨੂੰ ਵਧੀਆ ਲੱਗਿਆ ਅਸੀਂ ਫ਼ੇਰ ਮਨ ਬਣਾ ਲਿਆ ਵੀ ਜਿਹੜੇ ਘਰ ਬੇਟੀ ਹੋਈ ਆ ਉਹਨਾ ਤੋਂ ਲੋਹੜੀ ਲੈਣੀ ਹੈ ਪੰਜ ਪੰਜ ਸੋ ਰੁਪਿਆ ਅਸੀਂ ਘੱਟ ਨੀ ਲੈਣਾ

ਅਸੀਂ ਪੰਜ ਪੰਜ ਸੋ ਰੁਪਿਆ ਲੋਹੜੀ ਦਾ ਇੱਕਠਾ ਕਰਨਾ ਜੀ ਕਈ ਸਾਲ ਕੰਮ ਚੱਲਦਾ ਰਿਹਾ ਅਸੀਂ ਕਦੇ ਪੱਖੇ ਬਣਾ ਲੈ ਗੁਰੁਦਵਾਰੇ ਦੇ

ਫ਼ੇਰ ਅਸੀਂ ਦੋ ਦਰੀਆਂ ਲਿਆਂਦੀ ਆਂ ਜੀ ਇੱਕਨ ਹੈ ਦੂਏ ਸਾਲ ਨੂੰ ਤੀਏ ਸਾਲ ਨੂੰ ਇੱਕਨ ਹੀ ਭਾਂਡੇ ਬਨਾਏ ਮਤਲਬ ਹਰ ਚੀਜ਼ ਅਸੀਂ ਲੋਹੜੀ ਤੇ ਨਵੀਂ ਚੀਜ਼ ਬਣਾਉਂਦੇ ਰਹੇ

ਗੋਡੇ ਗੁਡੇਆਂ ਤੋਂ ਰਹੀ ਗੇ ਇਸ ਕਰਕੇ ਗੋਡੇ ਤੋਂ ਰਹਿਣ ਕਰਕੇ ਹੁਣ ਮਾੜਾ ਜ ਕ ਮੈਨੂੰ ਦਿੱਕਤ ਆਉਂਦੀ ਹੈ ਚਲੋ ਹਜੇ ਚੱਲ ਰਿਹਾ ਕੰਮ

ਜਿਵੇਂ ਆਪਣੀ ਬੇਟੀ ਦੀ ਲੋਹੜੀ ਮਨਾਈ ਹੁਣ ਅੱਗੋਂ ਹੋਰ ਹੁਣ ਤੁਹਾਡੀ family ਦੇ ਵਿੱਚ

ਮਨਾ ਰਿਹਾ ਜੀ ਮੇਰਾ ਬੇਟਾ ਹੈ

ਉਹ ਪੋਤੀ ਦੀ ਵੀ ਉਸੇ ਤਰ੍ਹਾਂ ਮਨਾਈ ਹੈ ਜੀ

ਫ਼ੇਰ ਬੇਟਾ ਵਿਆਹਆਂ ਫ਼ੇਰ ਬੱਤੀ ਸਾਲ ਬਾਅਦ ਸਾਡੇ ਘਰ ਚ ਬੇਟੀ ਆਈ ਹੈ

ਅਮ ਆਪਣੀ ਬੇਟੀ ਤੇ ਮੈਂ ਵਿਆਹ ਤੀ ਮੇਰਾ ਬੇਟਾ ਬੱਤੀ ਤੇਤੀ ਸਾਲ ਦਾ ਹੋਗਿਆ ਸੀ ਜੀ ਜਦ ਬੇਟੀ

ਜਿੰਨਾ ਮਨ ਦਾ ਸ਼ੋਂਕ ਸੀਗਾ ਪੁਰਾ

ਤਿਉਹਾਰ ਹੈ ਉਹ ਮੁੰਡੇ ਵਾਸਤੇ ਹੈ ਜਾਂ ਕੁੜੀ ਵਾਸਤੇ ਹੈ

ਦੂਜੀ ਗੱਲ ਇਹ ਵੀ ਜਦੋ ਇੱਕ ਕੁੜੀ ਨੂੰ ਚੀਜ਼ ਲੈਂਦੇ ਹਾਂ ਤਾਂ ਬਰੋਬਰ ਇੱਕ ਮੁੰਡੇ ਨੂੰ

ਏਵੇਂ ਨੀ ਸੋਚਿਆ ਵੀ ਹੁਣ ਇਹ ਮੁੰਡਾ ਹੈ ਜਾਂ ਹੁਣ ਇਹਦੀ ਲੋਹੜੀ ਛੱਡ ਦੇਣੀ ਆ ਨਾ ਖੁਸ਼ੀ ਦੋਨਾ ਦੀ ਹੀ ਉੰਨੀ ਹੈ ਲੇਕਿਨ ਮੈਂ ਸੋਚਦੀ ਹਾਂ ਵੀ ਕੁੜੀ ਦੀ ਖੁਸ਼ੀ

ਤੇ ਅੱਜਕਲ ਤਾਂ main ਲੜਕੀਆਂ ਦੇ ਤਿਓਹਾਰ ਜਿਆਦਾ ਨੇ ਵੈਸੇ ਵੀ ਦੇਖੋ ਤਾਂ ਪਹਿਲ ਹੈ ਲੜਕੀਆਂ ਨੂੰ ਬਿਲਕੁਲ ਬਿਲਕੁਲ ਦੇਖੋ ਲੜਕੇ ਹਰ ਪੱਖ ਤੋਂ ਅੱਗੇ ਨੇ ਜੇ ਲੜਕਿਆਂ ਨੂੰ ਠੀਕ ਢੰਗ ਨਾਲ guide ਕੀਤਾ ਜਾਵੇ ਹੁਣ ਕਈ ਲੜਕੀਆਂ ਨੂੰ ਬਾਹਰ ਹੀ ਨੀ ਕੱਡਦੇ ਹਲੇ ਵੀ ਹੈ ਥੋੜੇ ਬਹੁਤੇ ਵਿੱਚ

ਵੀ ਅਸੀਂ ਲੜਕੀ ਬਾਹਰ ਨੀ ਭੇਜਣੀ ਮੈਂ ਤਾਂ ਕਹਿੰਦੀ ਹਾਂ ਜਿਹੜਾ ਵੀ ਅੱਜਕਲ ਲੜਕੀ ਹੈ ਲੜਕੀ ਪੈਦਾ ਹੋਣ ਤੇ ਬਾਅਦ ਦੁਖ ਨਾ ਮਨਾਓ ਉਹਦੀ ਖੁਸ਼ੀ ਮਨਾਓ ਵੀ ਇਹਨੇ ਸਾਡੇ ਦੋ ਘਰ ਵਸਾਉਣੇ ਆ ਇੱਕ ਤਾਂ ਮਾਪੇਆਂ ਦਾ ਵਸ ਗਿਆ ਅਮ ਦੂਜਾ ਸੋਹਰਿਆਂ ਦਾ

ਤੇ ਬੱਚੀ ਨੂੰ ਲੜਕੀ ਨੂੰ ਇੰਨਾ ਕ trained ਕਰਦੋ ਸਲਾਈ ਕਢਾਈ ਸਿਖਾਓ ਉਹਨੂੰ ਪੜਾਈ ਸਿਖਾਓ ਡਾਕਟਰ ਬਣਾਓ nurse ਬਣਾਓ ਮਾਸਟਰ ਬਣਾਓ ਜੋ ਮਰਜ਼ੀ ਉਹਨੂੰ ਪੜਾਈ ਲਿਖਾਈ ਕਰ ਕੇ

ਬਹੁਤ pilot ਬਣੀਆਂ ਹੋਈਆਂ train ਚਲਾਉਂਦੀਆਂ ਕੁੜੀਆਂ ਜਹਾਜ ਚਲਾਉਂਦੀਆਂ ਕੁੜੀਆਂ

ਅਸੀਂ ਮੋਟਰਸਾਇਕਲ ਲਿਆ ਮੈਨੂੰ ਤਾਂ ਸਾਇਕਲ ਣ ਚਲਾਉਣ ਆਉਂਦਾ

ਤੇ ਮੇਰੀ ਬੇਟੀ ਕਹਿੰਦੀ ਮੈਂ ਤਾਂ ਮੋਟਰ ਸਾਇਕਲ ਸਿੱਖਣਾ ਸਾਰੇ ਲੱਗ ਗਏ ਕਹਿਣ ਲੈ ਇਹਨੇ ਮਰਨਾ ਹੋਣਾ ਇੱਕ ਗਿੱਠ ਦੀ ਹੈਗੀ ਆ ਇਹ ਮੋਟਰਸਾਇਕਲ ਸਾਂਭ ਲੂ

ਉਹਨੇ ਵੀ ਪਿੰਡ ਦੇ ਉੱਪਰ ਨੂੰ ਤਿੰਨ ਚਾਰ ਗੇੜੇ ਮੋਟਰ ਸਾਇਕਲ ਦੇ ਲਾਏ

ਨਵਾਂ ਸਾਡਾ ਮੋਟਰ ਸਾਇਕਲ ਅਸੀਂ ਕਿਹਾ ਵੀ ਕੁੜੀ ਘਰੇ ਨੀ ਆਈ ਜਾਂ ਤਾਂ ਗਿਰ ਗਈ

ਤਾਂ ਉਹਨੇ ਜਦੋਂ ਤਿੰਨ ਚਾਰ ਗੇੜੇ ਮੋਟਰਸਾਇਕਲ ਤੋਂ ਲਾਏ ਸਦੇ ਘਰ ਦੇ ਮੁਹਰੇ ਦੀ ਲੰਘ ਕੇ ਗਈ ਮੈਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਵੀ ਮੇਰੀ ਬੇਟੀ ਮੁੰਡਿਆਂ ਨਾਲੋ ਘੱਟ ਨੀ

ਤੇ ਜਿਵੇਂ ਹੁਣ ਇਹ ਲੋਹੜੀ ਦਾ ਤਿਓਹਾਰ ਹੈ ਦਿਵਾਲੀ ਦਾ ਵੀ ਇੱਦਾਂ ਹੀ celebrate ਹੁੰਦਾ

ਹਿਸਾਬ ਨਾਲ ਹਨਾ ਹੀ ਮਨਾਉਂਦੇ ਆ

ਤੇ ਵਿਸਾਖੀ ਹੈ ਇਹ ਵੀ ਕਿਵੇਂ ਇਹ ਸਾਧਨਾ ਦੀ

ਇਹਦੇ ਚ ਬਹੁਤ ਲੋਕਾਂ ਨੂੰ ਵਧ ਚੜ ਕੇ ਮੁਹਰੇ ਆਉਣਾ ਚਾਹੀਦਾ ਆਪਾਂ ਹੁਣ ਸੁਣਦੇ ਆ ਹਾਲਤ ਕਿਹੋ ਜਿਹੜੇ ਹੁੰਦੇ ਜਾ ਰਹੇ ਆ ਸਾਡੇ ਗੁਰੂਆਂ ਨੇ ਕੀ ਕੁੱਛ ਨਹੀਂ ਕੀਤਾ

ਕੋਈ ਲੜਕੀਆਂ ਪਹਿਲਾਂ ਇੱਕਦਮ ਬਹੁਤ ਲੜਕੀਆਂ ਲੜਕਿਆਂ ਦੇ ਮਗਰ ਲੱਗ ਕੇ ਗਲਤ step ਚੱਕ ਲੈਂਦੀਆਂ ਨੇ ਤੇ ਬਾਅਦ ਚ ਉਹਨਾ ਨੂੰ ਬਹੁਤ ਸੰਘਰਸ਼ ਕਰਨ ਪੈਂਦਾ ਨਾ ਉਹਨੂੰ ਮਾਪੇ ਮੰਨਦੇ ਆ ਅਮ ਸਮਝਾਉਣ ਚ ਰਾਜ਼ੀ ਹੁੰਦੇ ਆ ਫ਼ੇਰ

ਪਰ ਮਾਂ ਬਾਪ ਦੇ ਜ਼ਰੀਏ ਪੂਰੀ ਪੁੱਛ ਪੜਤਾਲ ਕਰਕੇ ਨਾਲ ਕਰਨੀ ਚਾਹੀਦੀ

ਅਸੀਂ ਨੀ ਸੋਚਿਆ ਵੀ ਕਹਿੰਦੇ ਵੀ ਨਾ ਕਰੋ ਕਰੋ

ਕਰੋ ਉੱਥੇ ਜਾ ਕੇ ਫ਼ੇਰ ਮਾਂ ਬਾਪ ਕਹਿੰਦਾ ਇਹਦੇ ਨਾਲੋਂ ਤਾਂ ਇੱਕ ਪੁੱਤ ਜੰਮ ਜਾਂਦਾ ਉਹ ਚੰਗਾ ਸੀ ਮੇਰੀ ਤਾਂ ਇਹਨੇ ਜਿੰਦਗੀ ਨੂੰ ਲਾਜ ਲਾਤੀ ਮੇਰੀ ਪੱਗ ਨੂੰ ਦਾਗ ਲਾਤਾ ਇਹੋ ਜਿਹੀਆਂ ਗੱਲਾਂ ਲੜਕੀਆਂ ਬਾਰੇ ਬਹੁਤ ਸੁਣਨ ਨੂੰ ਮਿਲਦੀਆਂ ਨੇ

ਦਾਜ ਦੇ ਸਵਾਲ ਚ ਵੀ ਦੇਖੋ ਜਿਹੜੇ ਲੋਕ ਧੀਆਂ ਆਲੇ ਮੁੰਡੇ ਆਲੇ ਆ ਉਹਨਾ ਨੂੰ ਖੁਦ

ਆਪਾਂ ਆਵਾਜ ਨਹੀਂ ਨਾ ਉਠਾਉਂਦੇ ਅਸੀਂ ਕਿਹ ਦਿੰਦੇ ਹਾਂ ਮੈਂ ਆਪਣੀ ਕੁੜੀ ਨੂੰ ਆਹ ਦੇਣਾ ਮੈਂ ਆਪਣੀ ਕੁੜੀ ਨੂੰ ਆਹ ਦੇਣਾ ਦੇਖੋ ਜੇ ਅਸੀਂ ਦਵਾਂਗੇ ਲੈਣ ਆਲਾ ਤਾ ਲਉਗਾ ਹੀ

ਇਹ ਪਿੰਡ ਹੋਣ ਪਿੰਡਾਂ ਦੇ ਵਿੱਚ ਦੇਖੋ ਹਿਜੜੇ ਨੱਚਣ ਆਉਂਦੇ ਨੇ ਬਾਜੀਗਰ ਆਉਂਦੇ ਨੇ ਬਹੁਤ ਲੋਕੀ ਆਉਂਦੇ ਨੇ ਹਨਾ ਜੇ ਅਸੀਂ ਉਹਨਾ ਨੂੰ ਦਿੰਨੇ ਹਾਂ ਉਹ ਤਾਂ ਆਉਂਦੇ ਆ ਮੈਂ ਉਹਨਾ ਤੇ ਵੀ ਰੋਕ ਲਾਉਂਦੀ ਹਾਂ ਕੀ ਅਸੀਂ ਇਸ ਤਰ੍ਹਾਂ ਨਹੀਂ ਦੇਣਾ ਚਾਹੀਦਾ ਉਹਨਾ ਨੂੰ ਖੋ ਕਮਾ ਕੇ ਖਾਓ

ਹਨਾ ਤੇ ਬਾਅਦ ਚ ਉਹ ਰੋਲਾ ਪਾਕੇ ਬੈਠ ਜਾਂਦੇ ਆ ਦੁਰਾ ਸੀਸਾਂ ਦਿੰਦੇ ਨੇ ਪਿੰਡ ਚ ਥੋਡਾ ਏਵੇਂ ਹੋ ਜਾਵੇ ਨਗਰ ਚ ਏਵੇਂ ਹੋ ਜਾਵੇ ਹਨਾ ਇਹੋ ਜਿਹੀਆਂ ਗੱਲਾਂ ਨਾਲ ਤਾਂ ਮੈਂ ਇਹ ਸੋਚਦੀ ਹਾਂ ਵੀ ਸਾਨੂੰ ਇਹਨਾ ਗੱਲਾਂ ਨੂੰ ਦੁਰ ਰੱਖਦੇ ਹੋਏ ਹਰ ਇੱਕ ਫੈਸਲਾ ਲਿਓ ਅਮ ਖੈਰ ਉਸ ਬੰਦੇ ਨੂੰ ਪਾਓ ਜਿਹੜਾ ਅਪਾਹਿਜ ਹੈ

ਅੱਖਾ ਤੋਂ ਨੀ ਦਿਖਦਾ ਹੱਥ ਨੀ ਹੈਗੇ ਲੱਤਾਂ ਨੀ ਹੈਗੀਆਂ ਜੰਮਦੇ ਬੱਚੇ ਵੀ ਇਹੋਜਿਹੇ ਹੁੰਦੇ ਨੇ ਜਿਹੜੇ ਬੁਲੰਦੀਆਂ ਨੂੰ ਛੂਹਦੇ ਨੇ ਉਹਨਾ ਦਾ ਆਪਣਾ aim ਹੁੰਦਾ

ਪਰ ਉਹਨਾ ਵਿੱਚ ਲੜਕੀਆਂ ਵੀ ਬਹੁਤ ਅਪਾਹਿਜ ਨੇ

ਮੈਂ ਇੰਨਾ ਕ ਗੱਲਾਂ ਕਰਨ ਤੇ ਬਾਅਦ ਹੁਣ time ਬਹੁਤ ਘੱਟ ਹੋਗਿਆ ਇਹ ਕਰਕੇ ਮੈਂ ਥੋਨੂੰ ਜਿਆਦਾ ਸਮਾ ਨਹੀ ਲੈਂਦੀ

ਤੁਸੀਂ ਚਾਹੁੰਦੇ ਹੋ ਤਾਂ ਥੋੜਾ ਦੱਸ ਸਕਦੇ ਹੋ ਦੋ ਮਿੰਟ ਲਈ

ਮੈਂ ਭਨੋੜ ਦਾ ਰਹਿਣ ਵਾਲਾ ਹਾਂ ਮੇਰਾ ਪਿੰਡ ਬਹੁਤ ਵਧੀਆ ਹੈ ਮੈਂ ਦਸਵੀਂ class ਵਿੱਚ ਪੜ੍ਹਦਾ ਹਾਂ ਮੈਂ ਅਹ ਬਹੁਤ ਵਧੀਆ ਪੜ੍ਹਦਾ ਹਾਂ ਮੇਰੇ School ਵਿੱਚ ਬਹੁਤ ਦੋਸਤ ਹੈ ਤੇ ਮੈਂ ਪੇਪਰਾਂ ਵਿੱਚ ਵੀ ਪਾਸ ਹੋਣਾ ਚਾਹੁੰਦਾ ਚਾਹੁੰਦਾ ਹਾਂ ਤੇ ਹੁਣ ਮੈਂ ਰੋਜ਼ school ਜਾਂਦਾ ਹਾਂ ਤੇ

ਬਹੁਤ ਵਧੀਆ ਪੜ੍ਹਦਾ ਹੈ ਤੇ ਬਹੁਤ ਵਧੀਆ ਮੇਰਾ ਮਿੱਤਰ ਹੈ ਤੇ ਵਧੀਆ class fellow ਵੀ ਹੈ ਤੇ ਇੱਕ ਮੇਰਾ ਦੋਸਤ ਹੈ ਖਾਨ ਜਿਸਦੀ ਆਪਣੀ